ਇਹ ਇੱਕ ਕਾਸਮੈਟਿਕ ਦੀ ਦੁਕਾਨ ਆ ਦੁਕਾਨ ਵਿਚ ਬਿੰਦੀਆਂ ਪਰਸ ਕੰਘੇ--

ਪਰਫਿਊਮ ਚੂੜੀਆਂ ਬਹੁਤ ਜਿਆਦਾ ਸਮਾਨ ਆ ਦੁਕਾਨ ਦਾ ਰੰਗ ਚਿੱਟਾ ਏ ਆ।

ਫਲਾਵਰ ਆ ਫਲਾਵਰ ਵ੍ਹਾਈਟ ਲਾਲ ਹਰੇ --

ਇੱਕ ਕੁਰਸੀ ਆ ਇੱਕ ਟੇਬਲ ਆ ਟੇਬਲ ਉਤੇ ਮਸ਼ੀਨਾ ਆ ਮਸ਼ੀਨਾਂ ਦਾ ਰੰਗ ਚਿੱਟਾ ਆ ਕੁਰਸੀਆਂ ਦਾ ਰੰਗ ਕਾਲਾ ਆ।

ਕਈ ਤਰ੍ਹਾਂ ਦੇ ਲੋਕਾਂ ਨੇ ਕੱਪੜੇ ਪਾਏ ਹੋਏ ਆ ਕਈ ਲੋਕ ਬੈਠੇ ਆ ਕਈ ਲੋਕ ਖੜੇ ਹੋਏ ਆ।

ਗੁਰਦੁਆਰੇ ਦੇ ਬੂਹੇ ਦਾ ਰੰਗ ਨੀਲਾ ਆ ਗੁਰਦੁਆਰੇ ਦੇ ਕੰਧਾਂ ਦਾ ਰੰਗ ਚਿੱਟਾ ਆ।

ਤੇ ਆਹ ਖੜੀਆਂ ਆ ਦੁਕਾਨ ਚ ਲੋਕ ਅੰਦਰ ਜਾਂਦੇ ਪਏ ਆ।

ਦਰਵਾਜੇ ਦਾ ਰੰਗ ਬਰਾਉਨ ਆ ਲੋਕਾਂ ਨੇ ਰੰਗ ਬਰੰਗੀਆਂ ਪੱਗਾਂ ਬੰਨੀਆਂ ਹੋਈਆਂ ਏ ਆ।

ਬਾਹਰ ਮੈਡਮ ਖੜ੍ਹੀ ਆ ਬੱਚਿਆਂ ਦੀਆਂ ਫੋਟੋ ਬਣੀਆਂ ਆ --

ਆ ਦੁਕਾਨ ਦਾ ਰੰਗ ਨੀਲਾ ਆ ਦੁਕਾਨ ਦੀ ਥੜੀ ਆ ਥੜੀ ਤੇ ਟੈਲਾਂ ਦਾ ਰੰਗ ਵਾਈਟ ਆ।

ਬਰਿਆਨੀ ਬਣੀ ਹੋਈ ਆ ਬਰਿਆਨੀ ਵਿੱਚ ਬਰਿਆਨੀ ਵਿੱਚ ਚੀਕਨ ਅ।

ਇੱਟਾਂ ਤੇ ਸੰਤਰੀ ਆ ਕੁਰਸੀਆਂ ਲੱਗੀਆਂ ਹੋਈਆਂ ਆ ਕੁਰਸੀਆਂ ਦਾ ਰੰਗ ਗੁਲਾਬੀ ਆ ਪੱਖਾ ਲੱਗਾ ਹੋਇਆ ਆ।

ਬੂਟਿਆਂ ਦਾ ਰੰਗ ਹਰਾ ਇਆ ਖੇਤ ਏ ਆ ਖੇਤਾਂ ਵਿੱਚ ਮਿੱਟੀ ਆ।

ਗੱਡੀ ਲੱਗੀ ਅੰਦਰ ਲੱਗੀ ਹੋਈ ਆ ਇੱਕ ਗੱਡੀ ਬਾਹਰ ਲੱਗੀ ਹੋਈ ਆ ਇੱਕ ਗੱਡੀ ਸਾਈਡ ਤੇ ਲੱਗੀ ਆ ਘਰ ਦਾ ਰੰਗ ਚਿੱਟਾ ਆ।

ਲੱਗੀ ਹੋਈ ਆ ਕੁਰਸੀਆਂ ਤੇ ਲੋਕ ਬੈਠੇ ਹੋਏ ਆ --

ਬਸ ਆ ਬੱਸ ਦੇ ਦੋ ਟਾਇਰ ਆ ਪਿੱਛੇ ਬਸ ਤੇ ਚੜਨ ਦੇ ਸਟੈਂਡ ਲੱਗਾ ਹੋਇਆ ਆ ਸ਼ੀਸ਼ੇ ਲੱਗੇ ਹੋਏ ਆ ਬਸ ਤੇ ਲਿਖਿਆ ਹੋਇਆ ਆ।

ਕਿਸ਼ ਪਾਣੀ ਆ ਪਾਣੀ ਵਿੱਚ ਕਿਸ਼ਤੀ ਆ --

ਕਿਸ਼ਤੀ ਦਾ ਰੰਗ ਚਿੱਟਾ ਆ ਇੱਕ ਛੋਟੀ ਕਿਸ਼ਤੀ ਆ ਉਹਦਾ ਰੰਗ ਗੋਲਡਨ ਆ ਪਾਣੀ ਦਾ ਪਾਣੀ ਬਹੁਤ ਖਾਰਾ ਆ।

ਪੈਪ ਪਏ ਹੋਏ ਆ ਪੈਪਾ ਦਾ ਰੰਗ ਕਾਲਾ ਆ।

ਬੰਦੇ ਖੜੇ ਹੋਏ ਆ ਮਸ਼ੀਨ ਲੱਗੀ ਹੋਈ ਆ ਮਸ਼ੀਨ ਦਾ ਰੰਗ ਪੀਲਾ ਆ।

ਬੂਟੇ ਆ ਬੂਟਿਆਂ ਵਿੱਚ ਫੁੱਲ --

ਸੰਤਰੀ ਹਰੇ ਨੀਲੇ ਜਨਾਨੀ ਖੜ੍ਹੀ ਹੋਈ ਆ।

ਬੱਚੇ ਬੈਠੇ ਹੋਏ ਆ ਬੱਚੇ ਡਰਾਇੰਗ ਬਣਾ ਰਹੇ ਆ ਬੱਚਿਆਂ ਨੇ ਰੰਗ ਬਿਰੰਗੇ ਕੱਪੜੇ ਪਾਏ ਹੋਏ ਆ।

ਲੋਕ ਖੜੇ ਆ। ਮੋਟਰਸਾਈਕਲ ਖੜੇ ਆ। ਮੋਟਰਸਾਈਕਲ ਦੇ ਦੋ ਟਾਇਰ ਆ। ਮੋਟਰਸਾਈਕਲ ਦਾ ਰੰਗ ਕਾਲਾ ਆ।

ਉਪਰ ਚੁੰਨੀਆਂ ਰੰਗ ਪਰੰਗੀਆਂ ਲਾਈਆਂ ਹੋਈਆਂ ਆ ਫੁੱਲ ਲਾਏ ਹੋਏ ਆ ਕੁਰਸੀਆਂ ਡਾਈਆਂ ਹੋਈਆਂ ਆ ਗੁਲਦਸਤੇ ਲਾਏ ਹੋਏ ਆ।

ਮੋਟਰਸਾਈਕਲ ਦਾ ਰੰਗ ਕਾਲਾ ਆ ਲਾਈਟ ਦਾ ਰੰਗ ਚਿੱਟਾ ਆ।

ਬੱਚੇ ਬੈਠੇ ਹੋਏ ਆ ਟੀਚਰ ਖੜ੍ਹੇ ਹੋਏ ਆ ਡ੍ਰੌਇੰਗ ਬਣਾ ਰਹੇ ਆ।